ਇਕ ਲਕੜੀ ਦਾ ਸੋਫਾ ਬਣਾ ਕੇ ਬਾਹਰ ਸੁਕਣ ਲਈ ਰੱਖਿਆ ਹੋਇਆ ਹੈ।

ਇਕ ਬਾਗ ਦੀ ਹੈ ਇਥੇ ਇਕ ਕਬੂਤਰ ਬੈਠਾ ਹੋਇਆ ਹੈ।

ਲੱਗੇ ਹੋਏ ਹਨ ਤੇ ਖੱਬੇ ਇੱਕ ਟੇਬਲ ਰੱਖਾ ਹੋਇਆ ਹੈ।

ਇਹ ਫੋਟੋ ਇੱਕ ਕਾਰਾਂ ਦੀ ਏਜੇਂਸੀ ਦੀ ਹੈ ਇੱਥੇ ਇੱਕ ਨੀਲੇ ਰੰਗ ਦੀ ਗੱਡੀ--

ਦੋ ਮੁੰਡੇ ਰਿਸੈਪਸ਼ਨ ਤੇ ਖੜੇ ਹਨ ਤੇ ਦੋ ਕੁਰਸੀਆਂ ਸੋਫੇ ਵਾਲੀਆਂ ਲੱਗੀਆਂ ਹੋਈਆਂ ਹਨ ਤੇ ਸਾਹਮਣੇ ਘੜੀ ਲੱਗੀ ਹੈ।

ਇਹ ਫੋਟੋ ਇੱਕ ਫੈਮਲੀ ਹੱਟ ਦੀ ਫੋਟੋ ਹੈ ਇਥੇ ਰੈਸਟੋਰੈਂਟ ਬਣਿਆ ਹੋਇਆ ਹੈ।

ਇਹ ਫੋਟੋ ਇੱਕ ਮਾਲ ਦੀ ਫੋਟੋ ਹੈ ਇੱਥੇ ਕੋਲਡਰਿੰਕ ਬਿਸਕੁਟ ਨਮਕੀਨ ਚੋਕਲੇਟ --

ਇੱਥੇ ਬਹੁਤ ਬੱਡੀ ਬੱਡੀ ਬਿਲਡਿੰਗਾਂ ਬਣਿਆਂ ਹੋਇਆਂ ਨੇ ਤੇ ਬੂਟੇ ਲੱਗੇ ਹੋਏ ਨੇ।

ਏਹ ਫੋਟੋ ਇੱਕ ਰੈਸਟੂਰੈਂਟ ਦੀ ਫੋਟੋ ਹੈ ਇੱਥੇ--

ਸਟੂਲ ਉਪਰ ਬੋਰਡ ਪਿਆ ਹੋਇਆ ਹੈ ਤੇ ਬਾਹਰ ਦੋ ਸਕੂਟੀਆਂ ਰੱਖੀਆਂ ਹੋਈਆਂ ਨੇਂ।